ਜਿੰਨੀ ਕ ਹੈਗੀ ਗਿੱਧਾ ਜੱਟੀ ਮਲਵੈਨ ਜਿਹੜੇ ਮਲਵਈ ਅਹ ਜਿਹੜੇ ਮਲਵਈ area ਕਿਹੜਾ ਹੋਇਆ

ਆਪਣਾ area ਆ ਗਿਆ ਸਾਰਾ ਮਲਵਈ ਏ ਠੀਕ ਐ ਠੀਕ ਐ ਠੀਕ ਐ ਆਪਣਾ area ਓ ਆ ਗਿਆ

ਕਹਿੰਦਾ ਘੜੇ ਘੜੇ ਪਰ ਮੱਗੀ ਵੀ ਜਾਲਮਾ ਦਿਲ ਚ ਰੱਖਦਾ ਠੱਗੀ ਵੇ ਜਾਲਮਾ ਘੜੇ ਘੜੇ ਵਿੱਚ ਮੱਗੀ ਮੱਗੀ ਤਾਂ ਉਹਨੂੰ ਕਹਿੰਦੇ ਹੋਣੇ ਜਿਹੜਾ ਉੱਪਰ ਢੱਕਣ ਜਾ ਹੁੰਦਾ ਹਾਂਜੀ ਹਾਂ ਉਹਨੂੰ ਕਹਿੰਦੇ ਨੇ

ਨਾਲ ਸਿਆਲਕੋਟ ਦੇ ਰਾਜਾ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕ-ਬੀਰ ਰਸਾਲੂ ਦਾ ਜਨਮ ਹੋਇਆ ਰਾਜੇ ਦੇ ਜੋਤਸ਼ੀਆਂ ਪਹਿਲਾਂ ਨੇ ਰਾਜੇ ਨੂੰ ਬਾਰਾਂ ਵਰ੍ਹੇ ਤੱਕ ਰਸਾਲੂ ਦਾ ਮੂੰਹ ਵੇਖਣਾ ਅਸ਼ੁੱਭ ਦੱਸਿਆ, ਰਾਜਾ ਸਲਵਾਨ ਨੇ ਜੋਤਸ਼ੀਆਂ ਦਾ ਕਹਿਣਾ ਮੰਨ ਕੇ ਪਹਿਲਾਂ ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਪਾਈ ਰੱਖਿਆ ਸੀ ਤੇ ਉਹ ਹੁਣ ਰਸਾਲੂ ਨੂੰ ਵੀ ਉਸ ਦੇ ਇੱਕ ਇੱਕ ਵੱਖਰੇ ਭੋਰੇ ਵਿੱਚ ਰੱਖਣ ਦਾ ਪ੍ਰਬੰਧ ਕਰ ਦਿੱਤਾ। ਜਿਸ ਦਿਨ ਰਸਾਲੂ ਨੇ ਜਨਮ ਲਿਆ ਸੀ ਉਸੇ ਦਿਨ ਸਲਵਾਨ ਦੇ ਅਸਤਬਲ ਵਿੱਚ ਇੱਕ ਵਛੇਰਾ ਜੰਮਿਆ ਸੀ ਉਸ ਦਾ ਨਾਂ ਫ਼ੌਲਾਦੀ ਰੱਖਿਆ ਗਿਆ। ਸ਼ਾਹੀ ਬਾਗ਼ ਵਿੱਚ ਉਸ ਦਿਨ ਇੱਕ ਤੋਤਾ ਵੀ ਜਨਮ ਲਿਆ ਸੀ ਇਹ ਵਛੇਰਾ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਇਹ ਦੋਵੇਂ ਸਾਥੀ ਰਸਾਲੂ ਦੇ ਜੀਵਨ-ਸੰਘਰਸ਼ ਵਿੱਚ ਹਮੇਸ਼ਾਂ ਉਸ ਦੇ ਨਾਲ ਰਹੇ ਰਸਾਲੂ ਸ਼ੁਰੂ ਤੋਂ ਬਾਅਦ ਅਜ਼ਾਦ ਤਬੀਅਤ ਸੀ, ਇਸ ਲਈ ਉਸ ਨੇ ਗਿਆਰ੍ਹਵੇਂ ਵਰ੍ਹੇ ਵਿੱਚ ਹੀ ਭੋਰੇ ਵਿੱਚੋਂ ਨਿਕਲਨ ਦਾ ਨਿਸ਼ਚਾ ਕੀਤਾ, ਭੋਰੇ ਤੋਂ ਬਾਹਰ ਦਾ ਖੁੱਲ੍ਹਾ ਜਹਾਨ ਰਸਾਲੂ ਨੂੰ ਬਹੁਤ ਚੰਗਾ ਲੱਗਿਆ, ਰਸਾਲੂ ਬਹੁਤ ਸੁੰਦਰ

ਤਾਂ ਚੰਦਨ ਦੇਈ ਨੇ ਤੇ ਚੰਦਨ ਦੇਈ ਨੇ ਇੱਕ ਰਾਜਕੁਮਾਰੀ ਉਸ ਪ੍ਰਤਿ ਖਿੱਚ ਗਈ ਰਸਾਲੂ ਚੁਫੇਰੇ ਭਰਪੂਰ ਜੀਵਨ ਵੇਖ ਖ਼ੁਸ਼ ਹੁੰਦਾ ਸੀ ਪਰ ਉਹ ਸੰਜਮੀ ਵੀ ਸੀ ਇਸ ਲਈ ਸੁੰਦਰਤਾ ਦੀ ਖਿੱਚ ਕੋਈ ਲਾਲਚ ਉਸ ਨੂੰ ਬੰਨ੍ਹ ਨਹੀਂ ਸਕਦੇ ਸਨ, ਕੁਝ ਦਿਨ ਹੀ ਬੀਤੇ ਸਨ ਕਿ ਰਸਾਲੂ ਦੀਆਂ ਸ਼ਿਕਾਇਤਾਂ ਰਾਜਾ ਸਲਵਾਨ ਕੋਲ ਪਹੁੰਚੀ ਕਿ ਉਹ ਪਾਣੀ ਭਰਨ ਆਈਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋੜ ਦਿੰਦਾ ਸੀ, ਪਰ ਜੋਤਸ਼ੀਆਂ ਦੇ ਆਖਣ ਅਨੁਸਾਰ ਰਾਜੇ ਨੇ ਬਾਰਾਂ ਸਾਲ ਤੋਂ ਬਾਅਦ

ਰਾਜੇ ਤੋਂ ਇੰਨਾ ਸਹਿਣ ਨਾ ਹੋਇਆ, ਉਸ ਦੇ ਰਸਾਲੂ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਸਜ਼ਾ ਵਜੋਂ ਉਸ ਨੂੰ ਦੇਸ-ਨਿਕਾਲਾ ਹੀ ਦੇ ਦਿੱਤਾ ਇਹ ਗੱਲ ਸੁਣਕੇ ਉਹ ਬਹੁਤ ਜ਼ਿਆਦੇ ਉ ਉਦਾਸ ਰਹਿਣ ਰਹਿਣ ਲੱਗ ਗਿਆ। ਇਹ ਗੱਲ ਉਸਨੂੰ ਬਹੁਤ ਬੁਰੀ ਲੱਗੀ ਕਿ ਉਸ ਨਾਲ ਇਵੇਂ ਦਾ ਵਿਵਹਾਰ ਕੀਤਾ ਪਰ ਇਹ ਕੁਛ ਹੱਦ ਤੱਕ ਸਹੀ ਵੀ ਕੀਤਾ ਸੀ ਇਹ ਉਹ ਦਿਨ ਸੀ ਜਦੋਂ ਬਾਰਾਂ ਵਰ੍ਹਿਆਂ ਪਿੱਛੋਂ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰੀ ਮਿਲਨਾ ਸੀ ਰਸਾਲੂ ਨੇ ਉਹ ਸ਼ਹਿਰ ਉਤੇ ਰਾਤ ਛੱਡ ਦਿੱਤਾ। ਉਸ ਦੇ ਨਾਲ ਫ਼ੌਲਾਦੀ ਨਾਂ ਦਾ ਘੋੜਾ ਤੋਤਾ ਵੀ ਸਨ ਪਹਿਲੀ ਰਾਤ ਉਸ ਦੇ ਨਾਲ ਉਸਦੇ ਦੋ ਹੋਰ ਸਾਥੀ ਵੀ ਸਨ ਪਰ ਇੱਕ ਰਾਤ ਔਕੜਾਂ ਪਿੱਛੋਂ ਹੀ

ਉਹ ਆਪਣੇ ਘੋੜੇ ਫ਼ੌਲਾਦੀ ਅਤੇ ਤੋਤੇ ਨਾਲ ਹੀ ਅੱਗੇ ਚੱਲ ਪਿਆ ਰਸਾਲੂ ਲੰਮੇ ਸਫ਼ਰ ਝਾਗਦਾ ਗੁਜਰਾਤ ਦੇ ਇਲਾਕੇ ਵੱਲ ਨਿਕਲ ਗਿਆ ਇੱਕ ਦਿਨ ਰਾਹ ਵਿੱਚ ਉਸ ਨੇ ਬਾਸ਼ਕ ਨਾਂ ਦੇ ਇੱਕ ਨਾਗ ਨੂੰ ਮੂਧਾ ਪਿਆ ਵੇਖਿਆ ਨਾਗ ਦੀਆਂ ਅੱਖਾਂ ਵਿੱਚ ਰੇਤ ਪੈ ਗਈ ਸੀ ਜਿਸ ਕਾਰਨ ਉਸ ਨੂੰ ਬੜੀ ਤਕਲੀਫ਼ ਹੋ ਰਹੀ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢ ਦਿੱਤੀ ਕਿਉਂਕਿ ਉਸਤੋਂ ਨਾਗ ਦਾ ਦਰਦ ਬਿਲਕੁਲ ਵੀ ਨੀ ਦੇਖਿਆ ਜਾ ਰਿਹਾ ਸੀ, ਨਾਗ ਉਸ ਦਾ ਮਿੱਤਰ ਬਣ ਗਿਆ ਉਸ ਨਾਗ ਨੇ ਉਸ ਨੂੰ

ਇਸ ਇੱਕ ਦਿਨ ਸ਼ਾਮ ਵੇਲੇ ਹਰੀ ਚੰਦ ਦੀ ਲੜਕੀ ਸਰੂਪਾਂ ਆਪਣੀ ਸਹੇਲੀਆਂ ਨਾਲ ਬਾਗ਼ ਵਿੱਚ ਖੇਡ ਰਹੀ ਸੀ ਉਸਦੇ ਨੇੜੇ ਹੀ ਰਸਾਲੂ ਅਰਾਮ ਕਰ ਰਿਹਾ ਸੀ।

ਉਸ ਤੇ ਮੋਹਿਤ ਹੋ ਗਿਆ ਰਸਾਲੂ ਉਸ ਨਾਲ ਵਿਆਹ ਕਰਵਾਉਣ ਬਾਰੇ ਸੋਚਣ ਲੱਗਾ ਜਦੋਂ ਰਸਾਲੂ ਰਾਜਾ ਹਰੀ ਚੰਦ ਦੇ ਸ਼ਹਿਰ ਪੁੱਜਾ ਤਾਂ ਪਤਾ ਲੱਗਾ ਕਿ ਰਾਜੇ ਨੇ ਸਰੂਪਾਂ ਦਾ ਵਿਆਹ ਉਸ ਸੂਰਬੀਰ ਨਾਲ ਕਰਨ ਦਾ ਐਲਾਨ ਕਰ ਦਿੱਤਾ ਜਿਹੜਾ ਇੱਕ ਵਿਸ਼ੇਸ਼ ਪ੍ਰਕਾਰ ਦੇ ਜੰਤਰ ਵਿੱਚ ਤੀਰ ਮਾਰ ਕੇ ਸੁਨਹਿਰੀ ਮੱਛੀ ਨੂੰ ਫੁਡੇਗਾ ਇਹ ਗੱਲ ਸੁਣ ਕੇ ਉਹ ਬਹੁਤ ਰੁਮਾਂਚਿਤ ਹੋ ਗਿਆ, ਰਸਾਲੂ ਨੇ ਆਪਣੀ ਤੀਰ-ਅੰਦਾਜ਼ੀ ਦਾ ਹੁਨਰ ਹੁਨਰ ਸਦਕਾ ਸੁਨਹਿਰੀ ਮੱਛੀ ਨੂੰ ਸੁਨਹਿਰੀ ਮੱਛੀ ਨੂੰ ਉਸ ਵੇਲੇ ਰਾਜਾ ਹਰੀ ਚੰਦ ਨੂੰ ਖ਼ਬਰ ਪਹੁੰਚ ਗਈ ਕਿ ਰਸਾਲੂ ਨੇ ਉਸ ਦੀ ਧੀ ਦੇ ਵਿਆਹ ਦੀ ਸ਼ਰਤ ਜਿੱਤ ਲਈ ਹੈ।

ਹੋਈ ਹੀ ਸੀ ਕਿ ਰਸਾਲੂ ਨੂੰ ਪਤਾ ਲੱਗ ਗਿਆ ਕਿ ਸਰੂਪਾਂ ਇੱਕ ਸੁਨਿਆਰੇ ਦੇ ਲੜਕੇ ਨੂੰ ਪਿਆਰ ਕਰਦੀ ਹੈ, ਰਸਾਲੂ ਨੇ ਰਾਜਾ ਹਰੀ ਚੰਦ ਨੂੰ ਸਮਝਾ-ਬੁਝਾ ਕੇ ਸਰੂਪਾਂ ਦਾ ਵਿਆਹ ਸੁਨਿਆਰੇ ਦੇ ਲੜਕੇ ਨਾਲ ਕਰਵਾ ਦਿੱਤਾ, ਦੋਹਾਂ ਨੂੰ ਰਸਾਲੂ ਨੇ ਸ਼ੁੱਭ-ਕਾਮਨਾਵਾਂ ਦਿੱਤੀਆਂ ਇਸਨੂੰ ਸੁਣ ਕੇ ਬਹੁਤ ਖ਼ੁਸ਼ੀ ਨਾਲ ਉਹ ਹੱਸਦੇ ਹੱਸਦੇ ਰਹੇ ਰਸਾਲੂ ਅੱਗੇ ਤੁਰ ਪਿਆ।

ਉਹਨਾਂ ਦੀ ਮਦਦ ਕਰਨ ਦੀ ਠਾਣ ਲਈ, ਇਸ ਸਮੇਂ ਉਸ ਨੂੰ ਖ਼ਬਰ ਮਿਲੀ ਕਿ ਸਿਰਕੱਪ ਨਾਂ ਦਾ ਰਾਜਾ ਲੋਕਾਂ ਤੇ ਬਹੁਤ ਜ਼ੁਲਮ ਕਰ ਰਿਹਾ ਹੈ ਉਹ ਸਿਰਕੱਪ ਦੇ ਸ਼ਹਿਰ ਵੱਲ ਚੱਲ ਪਿਆ। ਰਾਹ ਵਿੱਚ ਉਸ ਨੇ ਇੱਕ ਲਾਸ਼ ਵੇਖੀ ਜਾਨਵਰ ਉਸ ਲਾਸ਼ ਦੀ ਦੁਰਗਤ ਕਰ ਰਹੇ ਸਨ, ਰਾਜਾ ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫ਼ਨਾਉਣਾ ਚਾਹਿਆ ਕਹਿੰਦੇ ਹਨ,

ਰਾਜਾ ਹੈ ਉਹ ਸਿਰਾਂ ਦੀ ਬਾਜ਼ੀ ਲਾ ਕੇ ਚੌਪੜ ਖੇਡਦਾ ਹੈ ਪਰ ਹੇਰਾ-ਫੇਰੀ ਨਾਲ ਚੌਪੜ ਜਿੱਤ ਜਾਂਦਾ ਹੈ। ਅਤੇ ਹਾਰਨ ਵਾਲੇ ਨੂੰ ਮਾਰ ਦਿੰਦਾ ਹੈ, ਤੇ ਉਹਦਾ ਰਾਜ ਆਪਣੇ ਵੱਲ ਕਰ ਲੈਂਦਾ ਹੈ, ਉਸ ਨੇ ਆਪਣੇ ਭਰਾ ਸਿਰਮੁੱਖ ਦਾ ਲਿਹਾਜ਼ ਨੀ ਕੀਤਾ ਸਿਰਕੱਪ ਨੇ ਉਸ ਨੂੰ ਕਪਟ ਨਾਲ ਚੌਪੜ

ਇੱਕ ਚੂਹਾ ਹੈ ਜਿਹੜਾ ਚੌਪੜ ਖੇਡਦੇ ਸਮੇਂ ਉਸ ਦੀ ਮਦਦ ਕਰਦਾ ਹੈ ਜੇ ਰਸਾਲੂ ਆਪਣੇ ਨਾਲ ਬਿੱਲੀ ਲੈ ਆਵੇ ਤਾਂ ਬਿੱਲੀ ਤੋਂ ਚੂਹਾ ਡਰਦਾ ਮਾਰਾ ਬਾਹਰ ਹੀ ਨਹੀਂ ਆਵੇਗਾ, ਉਸ ਨੇ ਇਹ ਵੀ ਕਿਹਾ ਕਿ ਜਦੋਂ ਰਸਾਲੂ ਸਿਰਕੱਪ ਨਾਲ ਚੌਪੜ ਖੇਡੇ ਤਾਂ ਪਾਸਾ ਆਪਣਾ ਵਰਤੇ, ਇਹ ਸਭ ਸੁਣ ਕੇ

ਘੁਮਿਆਰ ਦਾ ਘਰ ਸੀ ਉਸੇ ਵੇਲੇ ਘੁਮਿਆਰ ਨੇ ਆਪਣੇ ਆਵੇ ਤੇ ਪਕਾਉਣ ਲਈ ਅੱਗ ਲਾਈ ਹੋਈ ਸੀ ਅੱਛਾ ਆਵੇ ਦੇ ਆਸੇ-ਪਾਸੇ ਇੱਕ ਬਿੱਲੀ ਰੋਂਦੀ ਫਿਰ ਰਹੀ ਸੀ, ਉਸਨੂੰ ਬਲੂੰਗੜੇ ਆਵੇ

ਫ਼ਿਕਰ ਹੋ ਗਈ, ਰਸਾਲੂ ਨੇ ਘੁਮਿਆਰ ਨੂੰ ਆਵੇ ਦੇ ਸਾਰੇ ਭਾਂਡਿਆਂ ਦੀ ਕੀਮਤ ਦੇ ਦਿੱਤੀ, ਆਵੇ ਦੀ ਅੱਗ ਬੁਝਾ ਦਿੱਤੀ।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

ਕਹਾਣੀ ਨਵਤੇਜ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡਾਂ ਦੇ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਪੇਸ਼ ਕੀਤਾ ਹੈ ਜਿੰਨਾਂ ਤੋਂ ਛੁਟਕਾਰੇ ਲਈ ਉਹ ਸ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

ਰਾਮ ਸੁੰਦਰ ਪਿੰਡ ਦਾ ਜਵਾਈ ਭਾਈ ਸੀ ਤੇ ਇੱਥੇ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ, ਉਹ ਪੜ੍ਹਿਆ ਲਿਖਿਆ ਤੇ ਕਾਂਗਰਸੀ ਸੀ ਤੇ ਜੱਟ ਉਸਨੂੰ ਕਾਂਗਰਸੀ ਦਾ ਪਿੱਠੂ ਸਮਝ ਕੇ ਉਸ ਨਾਲ ਹਿੱੜ ਰੱਖਦੇ ਸਨ ਉਹ ਚਿੱਟੇ ਕੱਪੜੇ ਪਾ ਕੇ ਕਿੱਧਰੇ ਚੱਲਿਆ ਸੀ ਉਸਨੇ ਕਿਹਾ ਸੀ ਕਿ ਉਹ ਤੇਰੇ ਰੁਪਏ ਦਿੰਦਾ ਸੀ ਤੇ ਉਸਨੂੰ ਖੋਤੀ ਤੇ ਨਾ ਚੜ੍ਹਾਇਆ ਜਾਵੇ ਪਰ ਮੁੰਡੀਰ ਵੱਧਦਾ ਉਸਦਾ ਮੂੰਹ ਕਾਲਾ ਕਰਕੇ ਉਸਨੂੰ ਖੋਤੀ ਤੇ, ਚਾੜ੍ਹਨ ਲਈ ਤਿਆਰ ਸੀ ਉਹਨਾਂ ਵਿੱਚ ਇੱਕ ਅਖਾਉਤੀ ਕਾਮਰੇਡ ਗੱਲ ਨੂੰ ਬਹੁਤ ਚੁੱਕ ਰਿਹਾ ਸੀ ਅੰਤ ਨਾਮੇ ਮਹਿਰੇ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਰਾਮ ਸੁੰਦਰ ਵੀ ਉਹ ਸਜ਼ਾ ਮਿਲਣੀ ਚਾਹੁੰਦਾ ਸੀ ਕਿ ਜੋ ਉਸਨੂੰ ਦਿੱਤੀ ਗਈ ਸੀ। ਬਸ ਕਾਮਰੇਡ ਤੇ ਉਸਦੇ ਜੋਟੀਦਾਰਾਂ ਨੇ ਉਸਨੂੰ ਚੁੱਕ ਕੇ ਖੋਤੀ ਤੇ ਚਾੜ੍ਹ ਦਿੱਤਾ ਪਿੰਡ ਦੇ ਦੋ ਬਜ਼ੁਰਗਾਂ ਨੇ ਦਾਖਲ ਦੇ ਕੇ, ਦਾਖਲਾ ਦੇ ਕੇ ਉਸਨੂੰ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

ਉਹ ਘੁਮਾਰ ਸਨ ਤੇ ਖੋਤਿਆਂ ਨਾਲ ਕੰਮ ਕਰਦੇ ਸਨ, ਹੁਣ ਪਿੰਡ ਦੇ ਲੋਕ ਜਿੱਤੇ ਨੂੰ ਪਾਕਿਸਤਾਨ ਜਾਣ ਲਈ ਕਹਿ ਰਹੇ ਸਨ ਪਰ ਉਸਨੂੰ ਇਹ ਸੁਝਾਅ ਬੜਾ ਬੁਰਾ ਲੱਗਾ ਕਿਉਂਕਿ ਪਾਕਿਸਤਾਨ ਵਿੱਚ ਉਸਦਾ ਕੋਈ ਵੀ ਨਹੀਂ ਸੀ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 ਇੱਕ ਸ਼ਾਮ ਜੰਗੀਰ ਭੰਗੂ ਦੀ ਨਹੁੰ ਨੂੰ ਬੱਚਾ ਹੋਣਾ ਸੀ ਤੇ ਉਹ ਰੱਖੀ ਨੂੰ ਬੁਲਾ ਕੇ ਲੈ ਗਿਆ, ਉਸਨੇ ਉਸਦੇ ਦੇਖਭਾਲ ਕੀਤੀ, ਉਹਨਾਂ ਨੇ ਲੜਕਾ ਹੋਇਆ ਤੇ ਉਹ ਬੜੇ ਖ਼ੁਸ਼ ਹੋਏ ਨਹੁੰ ਨੇ ਰੱਖੀ ਨੂੰ ਕੁੱਝ ਮੰਗਣ ਲਈ ਕਿਹਾ, ਰੱਖੀ ਨੇ ਬਿਨਾਂ ਕੁੱਝ ਸਮਝੇ ਇੱਕ ਗਧਾ ਲੈ ਕੇ ਦੇਣ ਲਈ ਕਿਹਾ ਉਹ ਇਸ ਮੰਗ ਤੇ ਬੜੇ ਹੱਸੇ, ਪਰ ਉਹਨਾਂ ਅਗਲੀ ਸਵੇਰ ਤਿੰਨ ਕੁ ਮਹੀਨੇ ਦਾ ਗਧੇ ਦਾ ਇੱਕ ਬੱਚਾ ਉਹਦੇ ਵਿਹੜੇ ਵਿੱਚ ਲਿਆ ਲਿਆਂਦਾ

ਸੁੱਕੀ ਕਣਕ ਤੇ ਛੋਲੇ ਖਾਣ ਲਈ ਦਿੰਦੀ, ਤੇ ਉਸਦਾ ਪਿੰਡਾ ਲਿਸ਼ਕਾ ਲਿਸ਼ਕਾ ਕੇ ਰੱਖਦੀ ਉਹ ਜਿੱਤੇ ਨੂੰ ਕਹਿੰਦੀ ਕਿ ਉਹ ਉਸਨੂੰ ਉਸ ਉੱਪਰ ਭਾਰ ਨਹੀਂ ਲੱਦਣ ਦਿਆ ਕਰੇਗੀ ਉਸਨੇ ਆਪਣੇ ਪੁੱਤਰਾਂ ਦੇ ਨਾਂ ਤੇ ਉਸਦਾ ਨਾਂ ਮੋਤੀ ਰੱਖਿਆ ਮੱਮਾ ਮਾਮਦੀਨ ਦੇ ਨਾਂ ਦਾ ਸੀ, ਤੇ ਤੱਤਾ ਤੁਫ਼ੀਕ ਦੇ ਨਾਂ ਦਾ ਉਹ ਜਦੋਂ ਵੀ ਮੂੰਹੋਂ ਮੋਤੀ ਸ਼ਬਦ ਕੱਢਦੀ ਉਸਦੇ ਬੁੱਲ ਸ਼ਹਿਦ ਨਾਲ ਭਿੱਜ ਜਾਂਦੇ ਜਿੱਤਾ ਮਿਆਦੀ ਬੁਖਾਰ ਨਾਲ ਮੰਜੇ ਤੇ ਪੈ ਗਿਆ, ਰੱਖੀ ਨੂੰ ਪੈਸੇ ਧੇਲੇ ਦੀ ਬਹੁਤ ਤੰਗੀ ਆਈ, ਉਸਨੇ ਗਿੱਧਾ ਮਾਲ ਤੋਂ ਕੁੱਝ ਕਰਜ਼ਾ ਲਿਆ ਪਰ ਹਜੇ ਕਰਜ਼ੇ ਨੂੰ ਮਹੀਨਾ ਪੂਰਾ ਹੀ ਹੋਇਆ ਨਹੀਂ ਸੀ, ਕਿ ਗਿੱਧੇ ਦਾ ਮੁੰਡਾ